ਉਹਦੇ ਨਾਮ ਦੇ ਨਾਲ joint ਹੁੰਦਾ ਉਹਨੂੰ joint account ਕਹਿੰਦੇ ਨੇ ਉਹਦੇ ਚ mam ਇੱਕ secondary or ਇੱਕ primary members ਹੁੰਦੇ ਨੇ account ਵਿੱਚ primary ਜਿਹੜਾ ਹੁੰਦਾ ਹੈ mam ਉਹ main ਜਿਹਦਾ account ਖੁਲਿਆ ਹੋਇਆ ਜਿਸ ਦੇ ਨਾਮ ਤੇ main ਖੋਲਕੇ or secondary ਹੁੰਦਾ ਹੈ ਉਹ ਦੂਸਰਾ ਜਿਵੇਂ ਤੁਸੀਂ ਚਾਹੁੰਦੇ ਹੋ ਕੀ ਤੁਹਾਡਾ account bank ਵਿੱਚ ਖੋਲਿਆ ਜਾਏ or ਤੁਸੀਂ account ਦੇ ਵਿੱਚ primary ਮੈਂਬਰ ਹੋਵੋ or ਜੋ ਤੁਹਾਡੇ ਨਾਲ ਦਾ partner ਹੈਗਾ ਉਹ secondary ਹੋਵੇ ਇਹਦੇ ਵਿੱਚ ਕੀ ਹੁੰਦਾ primary ਮੈਂਬਰ ਦੇ signature most important ਹੁੰਦੇ ਨੇ

okay ਤੇ ਹਾਂ ਤੇ mam ਇਹਦੇ ਵਿੱਚ ਇਹ ਹੈ ਕੀ ਅਹ ਇਹ saving ਵਿੱਚ ਕਰਾਓਗੇ ਤੇ saving ਦਾ process ਤੁਹਾਨੂੰ ਮਾਲੂਮ ਹੈ ਕੀ thousand rupees

business account ਵਿੱਚ minimum balance ten thousand ਦਾ ਹੋਣਾ ਹੀ ਚਾਹੀਦਾ but joint ਵਿੱਚ ਕੀ ਹੋਗਿਆ ਕਿ second person ਦਾ ਨਾਮ ਤੁਹਾਡੇ account ਵਿੱਚ joint ਹੁੰਦਾ

ਹਮ mam joint ਵਿੱਚ ਕਿੰਨਾ balance ਰੱਖਣਾ ਪੈਂਦਾ mam account ਉਹੀਓ ਹੈ ਬੱਸ ਉਹਦੇ ਵਿੱਚ ਕਿਆ ਹੈ extra person ਦਾ ਨਾਮ add ਹੋ ਜਾਂਦਾ ਅਹ ਮਤਲਬ saving joint account saving ਵਿੱਚ ਵੀ joint ਹੋ ਸਕਦਾ or business ਦੇ ਵਿੱਚ ਵੀ

okay ਇਹ ਚ mam ਅਗਰ saving account ਚ ਮੈਂ ਇੱਕ ਦੋ ਮਹੀਨੇ ਪੈਸੇ ਨਾ ਜਮਾਂਕਰ ਸਕਾਂ ਤੇ ਉਹਦੇ ਵਿੱਚ ਮੈਨੂੰ ਕੋਈ fine ਤੇ ਨਹੀਂ ਲੱਗੇਗਾ

ਅਗਰ ਤੁਹਾਡਾ balance thousand rupees ਨਹੀਂ ਹੈ ਉਸ ਤੋਂ ਘੱਟ ਹੈ ਤੇ mam ਉਹਦੇ ਵਿੱਚ ਥੋੜਾ ਬਹੁਤ ਤੁਹਾਨੂੰ interest ਜਾਂ ਅਹ ਜਾਂ penalty ਜੀ ਸਮਝਲੋ ਪੈਂਦੀ ਏ ਅਹ ਕਿਉਂਕਿ ਦੇਖੋ mam ਤੁਹਾਨੂੰ account ਹਰ ਇੱਕ account ਵਿੱਚ SMS facilities card facilities credit card facilities ਇਹ ਸਾਰੀ facilities available ਕਰਵਾਈ ਜਾਂਦੀਆਂ ਨੇ ਠੀਕ ਹੈ or SMS facilities ਜਿਵੇਂ ਤੁਸੀਂ ਆਪਣੇ saving account ਵਿੱਚ activate ਕਰਦੇ ਹੋ

ਕੁੱਝ ਏਸੇ accounts ਹੁੰਦੇ ਨੇ ਜਿਵੇਂ ਕੋਈ preferred account ਜਾਂ

ਹਾਂ preferred account ਜਿਹੜੇ saving account ਵਿੱਚ preferred customer ਹੁੰਦੇ ਨੇ ਉਹਨਾ ਨੂੰ SMS facilities free ਹੁੰਦੀਆਂ ਨੇ or ਜਿਵੇਂ ਇੱਕ normal account saving account ਹੁੰਦੇ ਨੇ ਉਹਦੇ ਵਿੱਚ SMS facility ਜੋ ਹੈ ਉਹ year ਦੀ charge ਹੁੰਦਾ ਹੈ ਜਿਵੇਂ seventy two rupees yearly ਜਾਂ hundred rupees yearly charge ਹੁੰਦਾ ਹੈ ਉਹ ਤੁਹਾਡੇ account ਚੋਂ ਹੀ ਕਟਦਾ or ਤੁਹਾਨੂੰ account ਵਿੱਚ ਜਿਵੇਂ credit card debit card ਦੀਆਂ facilities ਆਂਦੀਆਂ mam ਤੁਸੀਂ ਇੱਕ customer ਨੂੰ account ਖੋਲਦੇ ਇੱਕ debit card ਤੇ ਅਸੀਂ on the spot provide ਕਰਵਾ ਦਿੰਦੇ ਹਾਂ ਜਿਸ debit card ਦੇ ਉੱਤੇ ਕੋਈ ਨਾਮ ਨਹੀ ਲਿਖਿਆ ਹੁੰਦਾ but ਉਹ customer ਦੇ account ਦੇ ਨਾਲ link ਹੁੰਦਾ ਹੈ after two month ਉਹੀ customer ਦੇ account ਤੇ ਹੀ ਉਹਨਾ ਨੂੰ ਉਹਨਾ ਦੇ ਨਾਮ ਦਾ ਇੱਕ debit card ਮਿਲਦਾ ਹੈ ਮਤਲਬ debit card ਦੇ ਉੱਤੇ customer ਦਾ ਨਾਮ ਲਿਖਿਆ ਹੁੰਦਾ ਜਿਵੇਂ ਆਪ ਨੇ account ਖੁਲਵਾਇਆ ਆਪ ਦੇ ਨਾਮ ਦਾ ਹੀ ਉਸਦੇ ਉੱਤੇ ਲਿਖਿਆ ਹੋਏਗਾ card ਉੱਤੇ or ਉਹ ਤੁਹਾਨੂੰ one month ਦੇ ਬਾਅਦ ਮਿਲੇਗਾ or debit card ਦਾ ਵੀ monthly charge ਹੁੰਦਾ ਹੈ mam

saving account ਵਿੱਚ ਕਿਆ ਹੈ ਕੀ ਅਗਰ ਤੁਸੀਂ debit card ਹੈਗਾ ਤੁਹਾਨੂੰ transactions limits ਹੁੰਦੀਆਂ ਨੇ ਕੀ ਤੁਸੀਂ same bank ਤੋਂ ਕਿੰਨੀ ਵਾਰ transaction ਕਰ ਸਕਦੇ ਹੋ ਮਤਲਬ payment withdraw ਕਰ ਸਕਦੇ ਹੋ or others banks ਵਿੱਚੋਂ ਤੁਸੀਂ ਕਿੰਨੀ ਵਾਰ payment withdraw ਕਰ ਸਕਦੇ ਹੋ

ਕਿਤਨੀ payment withdraw ਕਰਨ ਤੋਂ ਬਾਅਦ ਅਗਰ ਤੁਸੀਂ other bank ਚੋਂ withdraw ਕਰਦੇ ਹੋ ਤਾਂ ਤੁਹਾਨੂੰ charge ਲੱਗਦਾ ਹੈ ਕੁੱਝ ਜੋ ਕੀ government ਦੇ ਦੁਆਰਾ ਹੀ set ਕੀਤਾ ਹੋਇਆ mam

ਅਹ mam ਅਹ ਵੈਸੇ ਵੀ ਅਸੀਂ ਜਦੋਂ ਕਿਤੇ account ਖ਼ੁਲਵਾਉਂਦੇ ਹਾਂ

ਤੇ ਉਸ ਨੂੰ one month ਦੇ ਅੰਦਰ ਹੀ debit card ਦੇ ਦਿੰਦੇ ਨੇ with ਅਹ with customer name

ਹਰ ਇੱਕ bank ਦੀ process ਥੋੜਾ different ਹੁੰਦਾ ਵੈਸੇ on the spot ਜਿਵੇਂ ਤੁਸੀਂ ਸਾਡੇ ਇੱਥੇ

ਅਸੀਂ ਨਾਲ ਦੇ ਨਾਲ ਹੀ ਤੁਹਾਨੂੰ ਇੱਕ debit card provide ਕਰਵਾ ਦਵਾਂਗੇ

ਹਾਂ without name ਹੋਏਗਾ but ਉਹ ਤੁਹਾਡੇ account ਦੇ ਨਾਲ ਹੀ link ਹੋਇਗਾ ਉਹ ਅਹ ਮੈਂ ਉਹਨੂੰ use ਕਰ ਪਾਵਾਂਗੀ ਹਾਂ ਹਾਂ mam ਤੁਸੀਂ next day ਹੀ ਤੁਹਨੂੰ ਦਿੱਤਾ ਜਾਏਗਾ ਉਹਦੇ ਚ PIN ਨੰਬਰ ਹੋਏਗਾ ਜੋ ਕੀ ਤੁਸੀਂ ਆਪਣਾ PIN ਨੰਬਰ active ਕਰਨਾ ਹੈ PIN ਨੰਬਰ active ਕਰਨ ਦੇ ਬਾਅਦ ਤੁਸੀਂ immediately ਉਸ ਵਿੱਚੋਂ withdraw ਕਰ ਸਕਦੇ ਹੋ payment mam

ਤੇ madam ਅਗਰ ਮੈਂ debit card ਨਾ ਲੈਣਾ ਚਾਹਵਾਂ madam ਉਹ ਤੁਹਾਡੀ wish ਹੈਗੀ ਤੁਸੀਂ debit card ਨਹੀਂ ਲੈ ਕਿਉਂਕਿ mam debit card ਦੇ ਨਾਲ ਇਹ ਹੁੰਦਾ ਹੈ ਕੀ ਅਗਰ ਤੁਹਾਨੂੰ urgently payment ਚਾਹੀਦੀ ਹੈ ਅਹ bank ਦਾ timing mam ਸ਼ਾਮ ਦੇ five o clock ਤੱਕ ਹੁੰਦਾ ਹੈ or by chance ਤੁਹਾਨੂੰ payment ਰਾਤੀ ਅੱਠ ਵਜੇ ਚਾਹੀਦੀ ਹੈ ਉਸ time ਕੋਈ bank open ਨੀ ਹੋਏਗਾ ਤੇ mam ਅਗਰ ਤੁਹਾਡੇ ਕੋਲ debit card ਹੋਇਗਾ ਤਾਂ ਤੁਸੀਂ ਆਪਣੇ account ਵਿੱਚੋਂ payment withdraw ਤੇ ਕਰ ਸਕੋਗੇ ਨਾ okay mam ਮੈਨੂੰ ਇੱਕ ਗੱਲ ਦੱਸੋ ਇਹਦਾ ਕਿੰਨੇ charges ਲੈਂਦੇ ਹੋ debit card ਦੇ mam ਇਹਦੇ ਵਿੱਚ ਕੋਈ ਖਾਸ charges ਨਹੀਂ ਹੈ mam charges ਤਦ ਹੁੰਦੇ ਜਦ ਕੋਈ ਖਾਸ debit card ਤੁਸੀਂ ਲੈਂਦੇ ਹੋ ਜਿਵੇਂ

ਅਹ platinum titanium ਉਸ debit card ਦੇ ਅੰਦਰ mam limits ਹੁੰਦੀਆਂ ਨੇ ਜਿਵੇਂ ਅਹ suppose ਕਰੋ ਸਾਡੇ ਕੋਲ ਅਗਰ platinum card ਹੈਗਾ ਉਹਦੇ ਵਿੱਚ ਸਾਡੀ withdraw limit ਜਿਹੜੀ ਹੈ ਉਹ one lack rupees ਤੱਕ ਦੀ ਹੁੰਦੀ ਹੈ ਮਤਲਬ ਕੀ ਅਗਰ ਤੁਹਾਡੇ ਖਾਤੇ ਚ ਲੱਖ ਦੋ ਲੱਖ ਪਿਆ ਹੈ ਉਹ ਤੁਹਾਨੂੰ urgently ਇੱਕ ਲੱਖ ਦੀ ਲੋੜ ਹੈ or bank ਇਸ time ਬੰਦ ਨੇ ਤੇ then ਤੁਸੀਂ ਉਸ ਕਰੈ debit card ਤੋਂ ਇੱਕ ਲੱਖ ਰੁਪਏ ਤੱਕ ਆਪਣੇ account ਦੇ ਵਿੱਚੋਂ ਕਢਵਾ ਸਕਦੇ ਹੋ okay

ਉਹਦੇ ਵਿੱਚ ਉਹਦੇ ਵਿੱਚ mam charge ਹੁੰਦਾ ਜਿਵੇਂ five hundred rupees yearly ਅੱਛਾ ਇਹ ਸਾਲ ਦਾ ਕੱਟਦੇ ਹੋ platinum ਵਿੱਚ

ਤੇ normal debit card ਜਿਹੜਾ ਹੈ ਉਹਦੇ ਵਿੱਚ

ਕੋਈ ਨਹੀਂ ਉਹਦੇ ਚ mam ਕੁੱਝ ਨੀ ਕੱਟੇ ਜਾਂਦਾ ਉਹਦੇ ਚ limit ਕੀ ਹੁੰਦੀ ਹੈ ਤੁਹਾਡੇ withdraw ਦੀ ਅਹ forty to fifty thousand ਦੇ ਵਿੱਚ ਸਿਰਫ limit ਹੁੰਦੀ ਹੈ

ਅਹ twenty thousand ਤੋਂ above ਨਹੀਂ ਨਿਕਾਲ ਸਕਦੇ ਹੋ ਹੁਣ ਜਿਵੇਂ platinum card ਹੈ ਉਹਦੇ ਵਿੱਚ ਤੁਸੀਂ at a time ਜੈਸੇ ਤੁਸੀਂ ਵਿੱਚ ਗਏ ਹੋ ਅਗਰ ਇੱਕ ਦੀ limit ਹੈ twenty thousand one time withdraw ਤੇ ਤੁਸੀਂ twenty twenty thousand ਕਰਕੇ five time withdraw ਕਰਕੇ one lack rupees ਨਿਕਲ ਸਕਦੇ ਹੋ but ਜਿਹੜਾ normal debit ਕਰਦਾ ਹੁੰਦਾ ਉਸ ਦੀ limit ਦਸ ਤੋਂ ਪੰਦਰਾ ਹਜ਼ਾਰ ਦੇ ਉੱਤੇ ਨਹੀ ਹੁੰਦੀ ਹੈ mam ਠੀਕ ਹੈ ਇੱਕ time ਦੇ ਨਿਕਾਲਣ ਦੀ ਹਾਂਜੀ ਹਾਂਜੀ ਹਾਂਜੀ per day per day ਦੀ ਗੱਲ ਕਰ ਰਹੀ ਹਾਂ mam ਅਸੀਂ ਅਸੀਂ ਇੱਕ ਦਿਨ ਵਿੱਚ ਦਸ ਹਜ਼ਾਰ ਰੁਪਏ ਕੱਢ ਸਕਦੇ ਹਾਂ

ਅੱਛਿਆ ਤੇ madam ਅਗਰ

ਤੁਸੀਂ ਕਿਹਾ ਵੀ normal debit card ਦੀ ਚਾਲੀ ਤੋਂ ਪੰਜਾਹ ਹਜ਼ਾਰ ਹੈ

correct ਇਹੀ ਓ ਕਿਹਾ ਸੀ ਨਾ ਤੁਸੀਂ ਮੈਨੂੰ mam

mam ਮੈਂ ਹਾਂ ਤੁਹਾਨੂੰ ਦੱਸਣੀ ਜਿਹਦਾ ਤੁਹਾਨੂੰ ਅਸੀਂ on the spot card ਦਿੰਦੇ ਹਾਂ ਉਹਦੀ limit ten to fifteen ਹੁੰਦੀ ਹੈ ਜੋ without name ਹੁੰਦੀ ਹੈ mam

ਤੇ ਤੁਸੀਂ three transactions ਦੇ ਬਾਅਦ ਤੁਹਾਨੂੰ charge ਲੱਗਦਾ this is a normal debit card ਜਿਵੇਂ ਉਹ ਕਰ ਰਹੇ ਸੀ platinum debit card ਲੈਨੇ ਆ ਤੇ ਤੁਸੀਂ ਕਿਸੀ ਵੀ

mam depend ਹੈ ਤੁਸੀਂ ਕਿਤਨੀ ਵਾਰ withdraw ਕਰਦੇ ਹੋ but ਅਹ extra means three ਜੋ ਤੁਸੀਂ other bank ਵਿੱਚੋਂ ਤਿੰਨ ਵਾਰੀ withdraw ਕਰ ਲੈਂਦੇ ਹੋ

ਮਤਲਬ ਮੈਨੂੰ ਦਸ ਹਜ਼ਾਰ ਦੇ ਉੱਤੇ ਅਹ ਸੋ ਰੁਪਏ ਉੱਪਰ ਹਾਂਜੀ ਹਾਂਜੀ ਨਹੀਂ ਨਹੀਂ ਨਹੀਂ mam ਤੁਹਾਡੇ ਦਸ ਹਜ਼ਾਰ ਦੀ ਜੋ limit ਸੀ ਨਾ ਉਹ ਤੁਸੀਂ ਪੂਰੀ ਕਰ ਲਈ ਹੈ ਤਿੰਨ card ਤਿੰਨੋ transaction ਵਿੱਚ

ਇਹੀ ਸਮਝਲੋ ਤੁਸੀਂ ਕਿ ਤੁਸੀਂ any transaction ਚਾਹੇ ਉਹ ਦਸ ਹਜ਼ਾਰ ਦੀ ਕਰੋ ਚਾਹੇ ਉਹ ਪੰਜ ਹਜ਼ਾਰ ਦੀ ਕਰੋ ਚਾਹੇ ਉਹ ਦੋ ਸੋ ਰੁਪਏ ਦੀ ਕਰੋ

ਨਹੀਂ mam ਮੈਂ ਗੱਲ ਜੋ ਕਰਨਾ ਚਾਹ ਰਹੀ ਤੁਸੀਂ ਗੱਲ ਨਹੀ ਸਮਝ ਰਹੇ ਮੈਂ ਇਹ ਕਿਹ ਰਹੀ ਕਿ ਤੁਸੀਂ ਮੈਂਨੂੰ ਕਿਹਾ ਕਿ normal debit card ਦੇ ਉੱਤੇ ਅਗਰ ਤੁਸੀਂ ਕਿਸੀ ਦੂਸਰੇ bank ਤੋਂ ਚਾਰ ਅਹ withdraw ਕਰਦੇ ਹੋ ਤਿੰਨ ਤਿੰਨ transaction ਤੋਂ ਉੱਪਰ ਤਾਂ ਤੁਹਾਨੂੰ ਸੋ ਰੁਪਏ charge ਲੱਗਣਗੇ

ਬੋਲੋ mam ਹਾਂ ਅਗਰ ਮੈਂ ਆਪਣੇ ਹੀ bank ਤੋਂ withdraw ਕਰਦੀ ਹਾਂ ਤਿੰਨ transaction ਵੀਹ ਹਜ਼ਾਰ ਦੀ limit ਦੇ ਵਿੱਚ

ਨਹੀਂ mam ਤੁਹਾਨੂੰ ਆਪਣੇ bank ਵਿੱਚ ਤੁਸੀਂ ਜਿਤਨੀ ਮਰਜ਼ੀ ਵਾਰ withdraw ਕਰ ਸਕਦੇ ਹੋ

other bank ਤੋਂ ਹੈ other banks ਤੋਂ ਚਾਹੇ ਮੈਂ ਆਪਣੇ account bank account ਅਹ ਤੋਂ ਵੀ ਵੀਹ ਹਜ਼ਾਰ ਤੋਂ ਉੱਪਰ ਵੀ ਕਰ ਲਵਾਂ ਹਾਂ mam ਕਿਉਂਕਿ ਤੁਸੀਂ same bank ਤੋਂ ਹੀ ਇਹ withdraw ਕਰ ਰਹੇ ਹੋ ਨਾ

ਹਾਂਜੀ mam but ਤੁਹਾਡੀ limit ਤੋਂ ਉੱਪਰ ਤੁਸੀਂ ਜਾ ਹੀ ਨਹੀਂ ਪਾਓਗੇ mam okay ਤੇ ਸਮਝਲੋ ਮੈਂ ਕਿਤੇ out of station ਹਾਂ ਉੱਥੇ ਮੇਰਾ ਵਾਲਾ bank ਨਹੀਂ ਹੈ or ਮੈਂ ਦੂਸਰੇ bank ਤੋਂ ਕਰ ਰਹੀ ਹਾਂ ਅਹ ਚਾਹੇ ਮੈਂ ਉੱਥੇ limit ਦੇ ਅੰਦਰ ਕਰ ਰਹੀ ਹਾਂ ਪਹਿਲੀ transaction

ਮਤਲਬ ਤਿੰਨ transaction ਲਈ ਕੋਈ charge ਨਹੀਂ ਨਹੀਂ mam ਤਿੰਨ transaction ਦੇ ਅੰਦਰ ਕੋਈ charge ਨਹੀਂ ਹੈ ਤੁਸੀਂ India ਵਿੱਚ ਕਿਤੇ ਵੀ ਕਿਸੀ ਵੀ ਤੋਂ withdraw ਕਰੋ but three transaction ਦੇ ਬਾਅਦ ਅਗਰ ਤੁਸੀਂ other bank ਵਿੱਚ ਕਰਦੇ ਹੋ ਤਾਂ ਤੁਹਾਨੂੰ charge ਹੈ ਅਗਰ ਤੁਸੀਂ ਤਿੰਨ transaction ਨਹੀਂ ਕੀਤੀਆਂ ਹੋਈਆਂ ਤਾਂ ਤੁਹਾਨੂੰ ਕੋਈ charge ਨਹੀਂ ਹੈ

ਅੱਛਾ per day ਦੀ ਗੱਲ ਕਰ ਰਹੇ ਹੋ ਤੁਸੀਂ ਹਾਂ per day ਦੀ ਗੱਲ ਕਰ ਰਹੀ mam ਜਿਵੇਂ ਤੁਸੀਂ ਅੱਜ ਤਿੰਨ transactions ਕਰ ਲਈਆਂ ਨੇ other bank ਵਿੱਚੋਂ

ਉਹਦੇ ਬਾਅਦ ਤੁਸੀਂ forth transaction ਕਰਨ ਲੱਗੇ ਹੋ ਤਦ ਤੁਹਾਨੂੰ charge ਹੈ ਕੱਲ ਦੀ date ਵਿੱਚ ਨਹੀਂ ਅੱਛਾ ਮੈਂ ਅਗਰ forth transaction ਅਗਲੇ ਦਿਨ ਹੀ ਕਰਾਂ ਤਾਂ ਕੋਈ charge ਲੱਗੇਗਾ

ਨਹੀਂ mam ਉਹ forth ਨੀ first transaction ਹੋਏਗੀ ਤੁਹਾਡੀ

ਅੱਛਾ ਜੀ ਅਹ ਠੀਕ ਹੈ ਤੇ mam credit card ਦਾ ਕੀ system ਹੈਗਾ ਤੁਹਾਡੇ ਕੋਲੋਂ ਅਗਰ ਮੈਂ saving account ਵਿੱਚ ਲੈਣਾ ਚਾਹਵਾਂ ਤੇ mam credit card ਮਿਲਣ ਦੇ ਕੁੱਝ criteria ਨੇ ਉਹ customer ਨੂੰ cover ਕਰਨੇ ਹੁੰਦੇ ਨੇ ਅਗਰ ਤੁਸੀਂ ਉਹ criteria with in a month complete ਕਰ ਲੈਂਦੇ ਹੋ ਤਾਂ ਤੁਹਾਨੂੰ credit card ਜੋ ਹੈ ਉਹ provide ਕੀਤਾ ਜਾਇਗਾ ਕਿਉਂਕਿ mam ਇਹਦੇ ਵਿੱਚ ਪਹਿਲੇ customers ਦੀ limit ਦੇਖੀਆਂ ਜਾਂਦੀਆਂ ਨੇ customer ਦੀ limits ਕਿਤਨੀਆਂ ਹੈ ਕਿਤਨੀ ਉਹਦੀ

mam ਉਹ saving account ਚ ਵੀ ਕਰ ਦਿੰਦੇ ਹੋ ਹਾਂ mam saving account ਤੇ ਵੀ ਹੁੰਦਾ mam ਅਹ mam ਅਗਰ ਇੱਕ house wife ਹੈ

mam ਅਸੀਂ ਉਸ house

fifty thousand ਤੱਕ ਦੀ ਸਿਰਫ limit ਹੋਏਗੀ mam okay

hello

ਜੀ mam ਜੀ

hello ਸਤਿ ਸ਼੍ਰੀ ਅਕਾਲ ਏ ਅਮਨ ਕਿ ਹਾਲ ਚਾਲ ਏ ਸਤਿ ਸ਼੍ਰੀ ਅਕਾਲ ਦੀਦੀ ਵਧੀਆ ਜੀ ਵਧੀਆ ਤੁਸੀਂ ਸੁਨਾਹੋ ਮੈਂ ਵਧੀਆ ਅੱਜ ਕੱਲ ਕਿ ਕਰ ਰਹੀ ਏ ਕਿਥੇ ਗਈ ਤੂੰ ਮੈਂ ਗਈ ਸੀ golden temple ਹਾਂ ਮੈਂ ਤੇਰੀਆਂ ਫੋਟੋਆਂ ਵੇਖੀਆਂ ਸੀ ਨਾ whats app ਦੇ status ਚ ਪਇਆ ਹੋਈਆਂ ਮੈਂ ਕਿਹਾ ਪੁੱਛਾ ਗਈ ਤੇਨੂੰ ਕਿਥੇ ਗਈ ਸੀ ਹਾਂਜੀ ਹੁਣੇ Sunday ਨੂੰ ਤਾਂ ਆਈ ਹਾਂ ਵਾਪਿਸ